ਇਹ ਇੱਕ ਚਰਚ ਹੈਗੀ ਜਿੱਥੇ ਇੱਕ ਪਾਦਰੀ ਖੜਾ ਹੋਇਆ ਦੀਵਾਰ ਉੱਤੇ ਫੋਟੋਆਂ ਵਗੈਰਾ ਲੱਗੀਆਂ ਹੋਈਆਂ ਨੇ ਲਾਈਟ ਵੀ ਇੱਕ ਲੱਗੀ ਹੋਈ ਏ।

ਇਹ ਸੜਕ ਹੈਗੀ ਸੜਕ ਉੱਤੇ ਬਹੁਤ ਸਾਰੇ ਗੱਡੀਆਂ ਲੱਗੀਆਂ ਹੋਈਆਂ ਬਾਈਕ ਵਗੈਰਾ ਵੀ ਲੱਗੀਆਂ ਹੋਈਆ ਔਰ ਦੁਕਾਨ ਬਣੀ ਹੋਈ ਹੈ।

ਇਹ ਇੱਕ ਆਫਿਸ ਹੈਗਾ ਆਫਿਸ ਦੇ ਅੰਦਰ ਟੇਬਲ ਲੱਗਿਆ ਹੋਇਆ ਟੇਬਲ ਉਤੇ ਕੰਪਿਊਟਰ ਵੀ ਲੱਗਿਆ ਹੋਇਆ ਪੌਧਾ ਵਗੈਰਾ ਵੀ ਲੱਗੇ ਹੋਏ ਟੇਬਲ ਉੱਤੇ।

ਇਹ ਇੱਕ ਘਰ ਹੈਗਾ ਘਰ ਦੇ ਅੰਦਰ ਇਕ ਟੇਬਲ ਲੱਗਿਆ ਹੋਇਐ ਟੇਬਲ ਦੇ ਉੱਤੇ ਕੱਚ ਦਾ ਇੱਕ ਡੂੰਘਾ ਵੀ ਪਿਆ ਹੋਇਐ।

ਆ ਇੱਕ ਦੁਕਾਨ ਹੈਗੀ ਐ ਜਿਹਦੇ ਅੰਦਰ ਬਹੁਤ ਸਾਰੇ ਵਾਸ਼ ਵੇਸ਼ਨ ਲੱਗੇ ਹੋਏ ਆ ਫਲਸ਼ ਸੀਟ ਵੀ ਲੱਗੀਆਂ ਹੋਈਆਂ ਐ।

ਦੀਵਾਰ ਉੱਤੇ ਬੋਰਡ ਲੱਗੇ ਹੋਏ ਐ ਜਿੱਥੇ ਪੇਂਟਿੰਗ ਕੀਤੀ ਏ ਬਹੁਤ ਹੀ ਜਿਆਦਾ ਸੋਹਣੀ ਫਰਾਟਾ ਪੱਖਾ ਵੀ ਲੱਗਿਆ ਹੋਇਆ ਲਾਈਟ ਵਗੈਰਾ ਵੀ ਲੱਗੀਆਂ ਹੋਈਆਂ ਇੱਥੇ।

ਆਹ ਇੱਕ ਜਿੱਮ ਹੈਗੀ ਹੈ ਜਿਹਦੇ ਅੰਦਰ ਬਹੁਤ ਸਾਰੀਆਂ ਮਸ਼ੀਨਾਂ ਵਗੈਰਾ ਰੱਖੀਆਂ ਹੋਈਆਂ ਡੰਬੇਲ ਵਗੈਰਾ ਵੀ ਰੱਖੇ ਹੋਏ ਹੈਂ ਡਸਟਬਿਨ ਪਿਆ ਹੋਇਆ ਹੈ ਇੱਕ ਇੱਥੇ।

ਆਹ ਇੱਕ ਰੈਸਟੋਰੈਂਟ ਹੈਗਾ ਜਿੱਥੇ ਬਹੁਤ ਸਾਰੇ ਟੇਬਲ ਲੱਗੇ ਹੋਏ ਐ ਟੇਬਲ ਉਤੇ ਗਲਾਸ ਵੀ ਪਏ ਹੈਗੇ ਐ ਕੱਚ ਦੇ ਕੁਰਸੀਆਂ ਵਗੈਰਾ ਵੀ ਲੱਗੀਆਂ ਹੋਈਆਂ ਬਹੁਤ ਸਾਰੀਆਂ

ਤੇਲ ਦੇ ਡੱਬਾ ਰੱਖਿਆ ਹੋਇਆ ਇੱਥੇ ਕੋਲਡ ਡਰਿੰਕ ਦੀਆਂ ਬੋਤਲਾਂ ਵੀ ਰੱਖੀਆਂ ਹੋਈਆਂ।

ਮੋਬਾਇਲ ਨੰਬਰ ਲਿੱਖਿਆ ਹੋਇਆ ਸੱਤ ਅੱਠ ਦੋ ਪੰਜ ਜੀਰੋ ਪੰਜ ਚਾਰ ਜੀਰੋ ਇੱਕ ਚਾਰ--

ਇਕ ਆਫਿਸ ਹੈ ਕਿ ਜਿੱਥੇ ਟੇਬਲ ਲੱਗਿਆ ਹੋਇਆ ਦੋ ਕੁਰਸੀਆਂ ਲੱਗੀਆਂ ਹੋਈਆਂ ਬਹੁਤ ਸਾਰੇ ਕੈਮਰੇ ਵਗੈਰਾ ਵੀ ਲੱਗੇ ਹੋਏ ਆ ਦੀਵਾਰ ਉਤੇ ਬਹੁਤ ਸਾਰੀ ਫੋਟੋਆਂ ਵੀ ਲੱਗੀਆਂ ਹੋਈਆਂ ਏ।

ਐਲ_ਈ_ਡੀ ਲੱਗੀ ਹੋਈ ਹੈ ਇਕ ਇਥੇ ਪੱਖੇ ਵਗੈਰਾ ਵੀ ਲੱਗੇ ਹੋਏ ਐ ਰਿਸੈਪਸ਼ਨ ਤੇ ਲਾਫਿੰਗ ਬੁੱਦਾ ਦੀ ਮੂਰਤੀ ਲੱਗੀ ਹੋਈ ਹੈ।

ਮੋਬਾਇਲ ਨੰਬਰ ਸੱਤ ਅੱਠ ਛੇ ਨੌ ਦੋ ਪੰਜ ਚਾਰ ਚਾਰ ਤਿੰਨ ਛੇ।